ਪੀਐਚਪੀ ਦੇ ਇਸ ਬੇਸਿਕ ਟਿਊਟੋਰਿਯਲ ਵਿੱਚ ਆਪਦਾ ਸੁਆਗਤ ਹੈ
ਇਸ ਵਿੱਚ ਅਸੀਂ ਆਈਐਫ ਸਟੇਟਮੈਂਟ ਦੇ ਬਾਰੇ ਜਾਨਾਂਗੇ
ਅਗਰ ਤੁਸੀਂ ਪਹਿਲੇ ਕਦੀ ਕੋਡ ਲਿਖਿਆ ਹੈ ਤਾਂ ਤੁਸੀਂ ਆਈਐਫ ਸਟੇਟਮੈਂਟ ਜ਼ਰੂਰ ਦੇਖਿਆ ਹੋਵੇਗਾ
ਪੀਐਚਪੀ ਵਿੱਚ ਇਹ ਕੁਛ ਵਖਰਾ ਨਹੀ ਹੈ ਜੋ ਮੈਂ ਤੁਹਾਨੂੰ ਅੱਗੇ ਐਗਜ਼ੀਕਯੂਟ ਕਰਕੇ ਦਿਖਾਵਾਂ ਗੀ
ਚਲੋ ਸ਼ੁਰੂ ਕਰਿਏ
ਚਲੋ ਆਈਐਫ ਸਟੇਟਮੈਂਟ ਦੀ ਜਾਣਕਾਰੀ ਲੈਂਦੇ ਹਾਂ
ਇਹ ਇੱਕ ਕੰਡੀਸ਼ਨ ਦਾ ਮੁਆਇਨਾ ਕਰਦੀ ਹੈ
ਕੰਡੀਸ਼ਨ ਦੇ ਸਹੀ ਹੋਂਣ ਨਾਲ ਉਹ ਕੋਡ ਦੇ ਇੱਕ ਖੰਡ ਨੂੰ ਸੰਚਾਲਿਤ ਕਰਦੀ ਹੈ
ਤੋ ਜੇ ਕੰਡੀਸ਼ਨ ਗਲਤ ਹੋਵੇ ਤਾਂ ਓਸੀ ਕੋਡ ਦੇ ਦੂਸਰੇ ਖੰਡ ਨੂੰ ਸੰਚਾਲਿਤ ਕਰਦੀ ਹੈ
ਉਦਾਰਨ ਲਈ - ਇਸਦੀ ਬਣਾਵਟ ਇਹ ਹੈ
ਆਈਐਫ ਬਰੈਕਿਟ ਦੇ ਅੰਦਰ ਕਨਡਿਸ਼ਨ ਹੈ ਕੀ ਇੱਕ ਬਰਾਬਰ ਇੱਕ 11 ਹੈ ਕੀ ਨਹੀ
ਧਿਆਨ ਦਿੳ ਕੀ ਮੈਂ ਇੱਥੇ ਡਬਲ ਈਕਵਲ ਟੂ ਦੀ ਵਰਤੋਂ ਕੀਤੀ ਹੈ ਜੋ ਕੀ ਕਮਪੈਰਿਜ਼ਨ ਔਪਰੇਟਰ ਹੈ
ਅੱਗੇ ਆਉਣ ਵਾਲੇ ਟਿਊਟੋਰਿਯਲ ਵਿੱਚ ਅਸੀਂ ਔਪਰੇਟਰਸ ਬਾਰੇ ਜਾਨਾਂਗੇ
ਇਸ ਨੂੰ ਇਜ਼ ਈਕੁਏਲ ਟੂ ਪੱੜਿਆ ਜਾਉਂਦਾ ਹੈ ਜੋ ਕੀ ਈਕੁਏਲਜ਼ ਤੋ ਵੱਖਰਾ ਹੈ
ਵੇਅਰਿਏਬਲਜ਼ ਨੂੰ ਕਮਪੇਅਰ ਕਰਦੇ ਸਮੇਂ ਅਸੀਂ ਡਬਲ ਈਕਵਲ ਟੂ ਦੀ ਵਰਤੋਂ ਕਰਦੇ ਹਾਂ
ਕੰਡੀਸ਼ਨ ਦੇ ਸਹੀ ਪਾਥ ਲਈ ਅਸੀਂ ਦੋ ਕਰਲੀ ਬ੍ਰੈਕਿਟਸ ਦੀ ਵਰਤੋਂ ਕਰ ਸਕਦੇ ਹਾਂ
ਅਸੀਂ ਇੱਥੇ ਇੱਕ ਸੁਰੂ ਕਰਦੇ ਹਾਂ
ਸਾਡਾ ਕੋਡ ਇਹਨਾ ਬ੍ਰੈਕਿਟਸ ਦੇ ਵਿੱਚਕਾਰ ਜਾਵੇਗਾ
ਅਗਰ ਕੰਡੀਸ਼ਨ ਸਹੀ ਨਹੀ ਹੋਵੇ ਤਾਂ ਉਸਨੂੰ ਐਲ੍ਸ ਕਹਾਂਗੇ
ਇਸਦਾ ਵੀ ਓਹੀ ਸਟ੍ਰੱਕ੍ਚਰ ਹੈ ਯਾਨੀ ਦੋ ਕਰਲੀ ਬ੍ਰੈਕਿਟਸ
ਉਦਾਹਰਨ ਲਿਖਦੇ ਹਾਂ
ਜੇ ਇਕ ਬਰਾਬਰ ਇਕ ਹੋਵੇ ਤਾਂ ਟਰੂ ਐੱਕੋ ਕਰਾਂ ਗੇ
ਅਗਰ 1 ਬਰਾਬਰ 1 ਨਾਂ ਹੋਵੇ ਤਾਂ ਸਾੱਨ੍ਹ ਫਾਇਲ ਨੂੰ ਰਨ ਰਨ ਚਲਾਉਂਦੇ ਕਰਦੇ ਸਮੇਂ ਫਾਲਸ ਫਾਲਸੇ ਗਲਤ ਮਿਲ਼ਦਾ ਹੈ
ਕਿਉਂ ਕੀ 1 ਬਰਾਬਰ 1 ਸਹੀ ਹੈ ਇਸ ਲਈ ਫਾਇਲ ਨੂੰ ਰਨ ਕਰਣ ਵੇਲੇ ਸਾਨੂੰ ਟਰੂ ਮਿਲਦਾ ਹੈ
ਚਲੋ ਇਸਨੂੰ 1 ਬਰਾਬਰ 2 ਵਿੱਚ ਬਦਲ ਦਿੰਦੇ ਹਾਂ ਜੋ ਕੀ ਗਲਤ ਹੈ ਅਤੇ ਹੁਣ ਸਾੱਨੂੰ ਫਾਲਸ ਮਿਲੇਗਾ
ਇਸ ਤਰ੍ਹਾ ਅਸੀਂ ਇੱਕ ਪ੍ਰੋਗਰਾਮ ਬਣਾ ਲਿਆ ਹੈ ਜੋ ਸਾਨੂੰ ਦਸੱਦਾ ਹੈ ਕੀ ਦੋ ਨੰਬਰ ਸਮਾਨ ਹੈ ਕੀ ਨਹੀ
ਲੇਕਿਨ ਇਹ ਪ੍ਰੋਗਰਾਮ ਦੀ ਬੜੀ ਬੇਤੁਕੀ ਐਪਲਿਕੇਸ਼ਨ ਹੈ
ਇਸ ਲਈ ਮੈਂ ਇਸ ਨੂੰ ਥੋੜਾ ਬਦਲ ਕੇ ਪਾਸਵਰਡ ਅਕਸੈਸ ਦਾ ਇੱਕ ਛੋਟਾ ਜਿਹਾ ਪ੍ਰੋਗਰਾਮ ਬਣਾਵਾਂ ਗੀ
ਇੱਥੇ ਅਸੀਂ ਪਾਸਵਰਡ ਨੂੰ ਇਕ ਵੇਅਰਿਏਬਲ ਵਿੱਚ ਸਟੋਰ ਕਰਾਂਗੇ
ਮਨ ਲਵੋ ਕੀ ਪਾਸਵਰਡ ਏਬੀਸੀ ਹੈ
ਅਸੀ ਵੇਅਰਿਏਬਲ ਨੂੰ ਆਪਣੇ ਆਈਐਫ ਫੰਕਸ਼ਨ ਵਿੱਚ ਸਮਲਿਤ ਕਰਣ ਲਈ ਲਿੱਖਾਂ ਗੇ
ਇਫ ਪਾਸਵਰਡ ਡਬਲ ਈਕਵਲਸ def ਆਈਐਫ passwordਡੇਫ ਤਾਂ ਅਸੀ ਕਹਵਾਂਗੇ ਕੀ ਅਕਸੈਸ ਗਰਾਨਟੀਡ ਮਾਫ ਕਰੋ ਮੇਰੇ ਤੋਂ ਇੱਕ ਗਲਤੀ ਹੋਈ ਹੈ
ਡੇਫ ਉਹ ਪਾਸਵਰਡ ਹੈ ਜੋ ਅਸੀਂ ਯੂਜ਼ਰ ਨੂੰ ਪੂਛਨਾ ਹੈ
ਏਬੀਸੀ ਉਹ ਪਾਸਵਰਡ ਹੈ ਜੋ ਮੈਂ ਸਿਸਟਮ ਵਿੱਚ ਭਰਇਆ ਹੈ
ਤੇ ਅਗਰ ਉਹ ਡੇਫ ਦੇ ਬਰਾਬਰ ਨਾ ਹੋਵੇ ਤਾਂ ਅਸੀ ਕਹਵਾਂਗੇ ਅਕਸੈਸ ਡਿਨਾਇਡ
ਤੇ ਮੈਂ abcਪਾਸਵਰਡ ਭਰਿਆ ਹੈ
ਅਸੀ ਇਸ ਪਾਸਵਰਡ ਨੂੰ ਸਟੋਰਡ ਪਾਸਵਰਡ ਡੇਫ ਦੇ ਨਾਲ ਮਿਲਾਵਾਂ ਗੇ
ਅਗਰ ਇਹ ਡੇਫ ਦੇ ਬਿਲਕੁਲ ਸਮਾਨ ਹੈ ਤਾਂ ਅਸੀ ਕਹਵਾਂਗੇ ਅਕਸੈਸ ਗਰਾਨਟੀਡ ਵਰਨਾ ਅਕਸੈਸ ਡਿਨਾਇਡ
ਚਲੋ ਇਸਨੂੰ ਚੈਕ ਕਰਿਏ
ਅਕਸੈਸ ਡਿਨਾਇਡ
ਇਹ ਇਸ ਲਈ ਕਿੳਂ ਕਿ ਪਾਸਵਰਡ ਮੈਚ ਨਹੀ ਹੋਇਆ ਸੀ
ਤੁਸੀਂ ਦੇਖਿਆ ਕਿ ਇਸ ਤਰਹ ਆਸੀ ਇੱਕ ਵੇਅਰਿਏਬਲ ਨੂੰ ਆਈਐਫ ਦੇ ਨਾਲ ਜੋੜਿਆ
ਜਿਸਨੂੰ ਡੇਫ ਵਿਚ ਬਦਲ ਦਿਆਂ ਗੇ ਤਾਂ ਸਾਨੂੰ ਅਕਸੈਸ ਗ੍ਰਾਂਨਟੀਡ ਮਿਲ ਜਾਵੇਗਾ
ਕਿੳਂ ਕਿ ਮੇਰੇ ਕੋਲ ਕੋਡ ਦੀ ਇੱਕ ਲਾਇਨ ਇੱਥੇ ਅਤੇ ਹੋਰ ਦੂਜੀ ਲਾਇਨ ਇੱਥੇ ਹੈ
ਅਸੀ ਇਨ੍ਹਾ ਕਰਲੀ ਬ੍ਰੈਕਿਟਸ ਨੂੰ ਹਟਾ ਸਕਦੇ ਹਾਂ
ਹੁਣ ਇਹ ਹੋਰ ਸਾਫ ਸੁਥਰਾ ਦਿਸ ਰਹਿਆ ਹੈ
ਜਾਨ ਲਵੋ ਅਗਰ ਤੁਹਾਡੇ ਕੋਲ ਕੋਡ ਦੀ ਸਿਰਫ ਇੱਕ ਲਾਇਨ ਹੀ ਹੈ ਤਾਂ ਤੁਹਾਨੂੰ ਕਰਲੀ ਬਰੈਕਿਟਸ ਲਿਖਨ ਦੀ ਜ਼ਰੂਰਤ ਨਹੀ ਹੈ ਅਗਰ ਇਸ ਜਗਹ ਕੋਡ ਦੀ ਇੱਕ ਤੋਂ ਜ਼ਿਆਦਾ ਲਾਇਨਾਂ ਹਨ ਤਾਂ ਤੁਹਾਨੂੰ ਕਰਲੀ ਬਰੈਕਿਟਸ ਲਿਖਨ ਦੀ ਜਰੂਰਤ ਹੈ
ਉਦਾਰਨ ਲਈ ਇੱਥੇ ਇੱਕ ਨਵਾਂ ਵੇਅਰਿਏਬਲ ਸੈਟ ਕਰਾਂਗੇ
ਅਕਸੈਸ ਈਕਵਲਸ ਅਲਾੳਡ ਬੁਨਿਆਦੀ ਤੌਰ ਤੇ ਇਹ ਕੋਡ ਦੀ ਇਕ ਨਵੀਂ ਲਾਇਨ ਹੈ
ਇਸ ਪ੍ਰੋਗਰਾਨ ਨੂੰ ਰਨ ਕਰਣ ਵੇਲੇ ਸਾਨੂੰ ਐਰਰ ਮਿਲਦੀ ਹੈ
ਜੋ ਦਸਦੀ ਹੈ ਕਿ ਲਾਇਨ 8 ਦੇ ਪਹਿਲੇ ਅੱਨਇਕਸਪੈੱਕਟਿਡ T else ਐਰਰ ਹੈ
ਚਲੋ ਲਾਇਨ 8 ਨੂੰ ਲਭਦੇ ਹਾਂ
ਇਹ ਲਾਇਨ ਇੱਥੇ ਹੈ
ਉਸ ਤੋਂ ਪਹਿਲੀ ਲਾਇਨ ਵਿੱਚ ਕੋਈ ਦਿਕੱਤ ਹੈ
ਇਹ ਵਜਹ ਹੈ ਕਿ ਦੋਂ ਜਾਂ ਜ਼ਿਆਦਾ ਲਾਇਨਾਂ ਨੂੰ ਸਮਿਲਿਤ ਕਰਨ ਲਈ ਸਾੰਨ੍ਹੂ ਕਰਲੀ ਬਰੈਕਿਟਸ ਵਾਪਸ ਐਡ ਕਰਨ ਦੀ ਲੋੜ ਹੈ
ਅਸੀਂ ਇਸਨੂੰ ਰਿਫਰੈਸ਼ ਕਰਦੇ ਹਾਂ ਅਤੇ ਅਕਸੈਸ ਗਰਾਨਟੀਡ ਮਿਲ ਗਇਆ ਹੈ
ਹੁਣ ਮੈਂ ਇੱਕ ਨਵਾਂ ਵੇਅਰਿਏਬਲ access ਨੂੰ ਐਲੋਵਡ ਦੇ ਬਰਾਬਰ ਸੈਟ ਕੀਤਾ ਹੈ
ਪਰ ਇਸ ਨਾਲ ਕੋਈ ਜ਼ਿਆਦਾ ਮਦਦ ਨਹੀ ਮਿਲੇਗੀ
ਮੈ ਸਿਰਫ ਤੁਹਾਨੂੰ ਇੱਕ ਉਦਾਰਨ ਦੇ ਰਹੀ ਸੀ
ਤੁਸੀ ਦੇਖ ਸਕਦੇ ਹੋਂ ਕੀ ਇਹ ਇੱਕ ਸਿੰਗਲ ਲਾਇਨ ਹੈ ਅਤੇ ਇਹ ਡਬਲ ਲਾਇਨਸ ਹਨ ਤੇ ਤੁਸੀਂ ਇਹਨਾ ਨੂੰ ਮਿਕ੍ਸ ਨਹੀ ਕਰ ਸਕਦੇ
ਇਸ ਤਰਹ ਤੁਸੀ ਵੇਖਿਆ ਕਿਵੇਂ ਇਕ ਵੇਅਰਿਏਬਲ ਬਣਾਕੇ ਓਸਨੂੰ ਆਈਐਫ ਸਟੇਟਮੈਂਟ ਨਾਲ ਜੋੜਿਆ ਜਾਉਂਦਾ ਹੈ
ਆਸ਼ਾ ਕਰਦੀ ਹਾਂ ਕੀ ਤੁਹਾਨੂੰ ਇਹ ਲਾਭਦਾਇਕ ਲਗਿਆ
ਇਹ ਸਾਨੂੰ ਇਸ ਟਿਊਟੋਰਿਯਲ ਦੇ ਅੰਤ ਵਿੱਚ ਲੈ ਆਇਆ ਹੈ
ਦੇਖਣ ਲਈ ਧੰਨਵਾਦ
ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ